ਤੇ ਦੁਕਾਨ ਈ ਚਲਾਈਂ ਜਾਂਦਾ ਜਾਣ ਦੀ ਲੋੜ ਈ ਨੀ ਸੀ ਕਿਤੇ ਵੀ

ਇੱਥੇ ਭਾਂਗਾਲੀ ਪਾ ਲੈਂਦਾ ਭਾਂਗਾਲੀ ਕਿੱਡਾ ਵੱਡਾ ਬਣਿਆ ਬਜ਼ਾਰ ਹੁਣ ਆਹੋ ਭਾਂਗਾਲੀ ਪਾ ਲੈਂਦਾ ਵਾਧੂ ਲੋਕਾਂ ਨੇ ਦੁਕਾਨ ਪਈਆ ਚੱਲ ਈ ਡਈਆ ਲੋਕਾਂ ਦੀਆ ਆਹੋ ਤੇ ਹੋਰ ਲੋਕੀਂ ਨਾਲੇ ਇਹਣੇ ਇਹਨੇ ਕਿਹਦਾ ਉੱਥੇ ਕਰਿਆਨੇ ਦਾ ਸਮਾਨ ਰੱਖਣਾ, ਇਹਦਾ ਕੰਮ ਤੇ inventor ਸੀ ਨਾ ਆਹੋ ਰੱਖਣੇ ਤੇ inventor ਹੁੰਦੇ ਆਹੋ ਏਹ ਤੇ ਗੱਲ ਹੈ ਇਨਵੇਟਰਾਂ ਲਈ ਜਾਂਦਾ ਤਾਂ ਲਾਈ ਜਾਂਦਾ

ਕੋਈ ਵਿਕਾਤਾਂ ਕੋਈ ਲੈ ਆਉਂਦਾ ਕੋਈ ਪੁਰਾਣਾ ਰੱਖਲਿਆਂ ਕੋਈ ਨਵਾਂ ਰੱਖਲਿਆਂ ਹੈਨਾ ਹਾਂਨੀ ਆਹੋ ਤੇ ਇਸਤਰਾਂ ਤੇ ਈ ਚਲੋ ਕੰਮ ਤੁਰਿਆ ਰਹਿਨਾ ਸੀ ਆਹੋ ਕੰਮ ਤਾਂ ਵਧੀਆ ਸੀਗਾ ਕੋਈ ਐ ਮਤਲਬ ਅਹ ਲਗਪਗ ਸੱਤਰ ਅੱਸੀ ਹਜ਼ਾਰ ਮਹੀਨੇ ਦਾ ਏਥੇ ਬਣਦਾ ਸੀ ਇਹਨਾਂ ਨੂੰ ਬਣ ਜਾਂਦਾ ਸੀਗਾ ਤੇ ਹੋਰ ਕੀ ਚਾਹੀਦਾ ਬਾਹਰੋਂ ਨਾਲ਼ ਤੋਂ ਏਥੇ ਬਾਹਰ ਸੀ ਤੇ ਜਿਹਦਾ ਇੱਥੇ ਨੀ ਆਪਣਾ ਕੰਮ ਚਲਾ ਸਕਿਆ ਉਹਨੇ ਬਾਹਰ ਜਾ ਕੇ ਕੀ ਕਰਨਾ ਨਾਲੇ ਬਾਹਰ ਉਹ ਸਾਹ ਲੈਂਦਾ ਜੀਦੇ ਕੋਲ ਪੈਸੇ ਨੀ ਆ ਉਹਨਾਂ ਕੋਲ ਤੇ ਪੈਸੇ ਵੀ ਹੈਗੇ ਤੇ ਆਹੋ ਏਹਨਾ ਕੋਲ ਵਧੇਰੇ ਐ ਇਹਨਾਂ ਨੂੰ ਚਾਹੀਦਾ ਸੀ ਪਾਗਲਾਂ ਨਾ ਆਪਣਾ ਕਰਨ

ਬਾਕੀ ਆਹ ਹੁਣ ਜਿਹਦਾ ਕਹਿੰਦਾ ਸੀ ਮੈਂ ਜਾਣਾ ਈ ਬਾਹਰ ਆ

ਅੱਛਾ ਆਹੋ ਮੈਨੂੰ ਡੀਆ ਸੀ ਇੱਕ ਦਿਨ ਕਹਿਣ ਕਹਿੰਦਾ ਉਹ ਕਹਿੰਦਾ ਮੇਰਾ ਦਿਲ ਨੀ ਲੱਗਦਾ ਏਥੇ

ਦਿਲ ਕਿਥੋਂ ਲੱਗਨਾ ਪੰਜਾਬ ਇੱਥੇ ਉਹਨੇ ਕਦੀ ਆਹ ਗਲੀ ਚ ਸਿਰ ਕਦੋਂ ਉਹ ਗਲੀ ਚ ਸਿਰ ਆਹ ਕਦੀ ਏਧਰ ਨੂੰ ਘੁਮ ਕੇ ਆਹੋ ਇੱਥੇ ਪੱਕੀਆਂ ਪਕਾਈਆਂ ਨੀ ਨਾ ਮਿਲਦੀਂਆ

ਏਸ ਕਰਕੇ ਆ ਵੀ ਹੁਣ ਦਿਲ ਤੇ ਫਿਰ ਮੁਸ਼ਕਿਲ ਈ ਲੱਗਣਾ ਆਹੋ ਮੈਂ ਕਿਹਾਂ ਜਿਹਨਾਂ ਨੂੰ ਹੁੰਦਾ ਨਾ ਇਹਦੇ ਨਾਲ਼ ਮੈਂ ਗੱਲ ਕੀਤੀ ਸੀ ਨਾ ਉਸ ਦਿਨ

ਕਹਿੰਦਾ ਮੈਂ ਕਿਹਾਂ ਭਾ ਦਿਲ ਤੇ ਭਾ ਲਾਉਣਾ ਈ ਪੈਣਾ ਵਾ ਕਹਿੰਦਾ ਲਾਉਣਾ ਪੈਂਦਾ ਕਹਿੰਦਾ ਮੈਂ ਕਿਹਾਂ ਆਹੋ, ਭਾ ਦਿਲ ਤੇ ਲਾਉਣਾ ਪੈਂਦਾ ਕਹਿੰਦਾ ਮੈਂ ਉਹਣੂ ਕਹਿਣ ਲਗਾ ਤੇਰਾ ਪਿਉ ਮੈਂ ਉਹਨੂੰ ਕਹਿਣ ਲਗਾ ਸਾ ਆਹ ਤੇਰਾ ਤੇ ਭਰਾ ਪਿਉ ਹੈਗਾ ਵਾਂ ਮੁਲਾਜ਼ਮ ਤੂੰ ਤੇ ਕੋਈ ਗੱਲ ਨੀ ਤੇਰਾ

ਕਹਿੰਦਾ ਮੈਂ ਕਿਹਾਂ ਮੇਰਾ ਪੈ ਮੁਲਾਜਮ ਨੀ ਨਾ ਕਹਿੰਦਾ

ਆਹੋ ਆਹੋ ਉਹਨੂੰ ਪਤਾ ਵੀ ਅਸੀਂ ਆਪਣਿਆ ਨੂੰ ਕਿੰਨੀ ਮੁਸਕਿਲ ਨਾਲ਼ ਗਏ ਆ ਤੇ ਅਸੀਂ ਕਮਾਉਣੇ ਆ ਹਮ ਤੇ ਇਹਨੂੰ ਪਤਾ ਵਧੇਰੇ ਪੈਸੇ ਆ ਹੋ ਜਾਣਗੇ ਖਰਾਬ ਤੇ ਹੋ ਜਾਣ

ਆਹੋ ਬਾਕੀ ਉਹ ਜਿਆਦਾ ਈ ਲਾਡਾਂ ਲਾਡਾਂ ਚ ਰਿਹਾ ਨਾਲੇ ਚੱਲ ਉਹਨਾਂ ਨੂੰ ਪਤਾ ਵਿਆ ਆ ਇਹਨਾਂ ਕੋਲ ਵਧੇਰੇ ਪੈਸੇ ਆ ਕੁੜੀ ਵੱਡੀ ਵਧੇਰੇ ਕਮਾਈ ਜਾਣ ਡਈ ਆ ਪੈਸੇ

ਆਹੋ ਤੇ ਹੋਰ ਘਰ ਆਹੋ ਉਹਨਾਂ ਨੂੰ ਏਹ ਵੀ ਚੱਲ ਕੋਈ ਗੱਲ ਨੀ ਤਾਂਹੀਂਓ ਮੈਂ ਉਦਣ ਉਹਦੀ ਮੰਮੀ ਨੂੰ ਕਿਹਾਂ ਵੀ ਤੁਹਾਡਾ ਤਾਂ ਚਲੋ ਘਰ ਬਾਰ ਬਣਿਆ ਸਾਨੂੰ ਤੇ ਨੋਕਰੀ ਮੁਸਕਿਲ ਐ

ਆਹੋ ਇਸੇ ਕਰਕੇ ਈ ਆ ਜਿਹਦਾ ਬੰਦਾ ਸਮਜ ਜਾਂਦਾ ਉਹ ਕੁਸ਼ ਕਰਲੂ ਜਿਹਦਾ ਨਹੀਂ ਸਮਜਦਾ ਆਹੋ ਕੰਮ ਨੂੰ ਨਾ ਹੁਣ ਮਹੀਨਾ ਉਥੇ ਹੋਰ ਬਣਿਆ ਤੇ ਫੇਰ ਕੀ ਕਰਨਾ ਉਹਨੇ ਉੱਥੇ ਆਹੋ ਫਿਰ ਕੀ ਕਰਨਾ ਫਿਰ ਹੋਰ ਮਹੀਨਾ ਦੇਖਲੂ ਦੋ ਮਹੀਨੇ ਵੇਖਲੂ ਜ ਨਾ ਮਿਲਿਆ

ਦੋ ਮਹੀਨੇ ਮਹੀਨਿਆ ਖਲੋ ਕੇ ਫਿਰ ਵੀ ਵਾਪਿਸ ਈ ਆਉਣਾ ਪੈਣਾ ਆਹੋ ਵਾਪਿਸ ਈ ਆਉਣਾ ਪੈਣ ਨਾਲੇ ਜਦੋਂ ਮਤਲਬ ਕਠਿਨਾਈ ਵਾਲਾ ਕੰਮ ਨਹੀਂ ਕਰਨਾ ਸੋਖਾ ਲੱਗਣਾ ਤੇ ਸੋਖਾ ਤੇ ਇਸ ਤਰਾਂ ਈ ਕੰਮ ਤੇ ਇੱਥੇ ਸਾਰੇ ਈ ਕਰਨੇ ਪੈਂਦੇ

ਬਾਹਰ ਜਾਂ ਕੇ ਨੀ ਨਾ ਵੇਖਣਾ ਵੀ ਔਖਾ ਵਜੇ ਕੇ ਸੋਖਾ

ਬਾਹਰ ਜਾਂ ਕੇ ਤੇ ਜਿਹੜਾ ਮਿਲ ਗਿਆ ਓਹੀ ਫੜ ਲੈਣ ਠੀਕ ਨੀ ਉਹੋ ਤੇ ਆ ਧਨਵਾਦ ਆ ਹੋਰ

ਭਾਵੇਂ ਘਰ ਦੀ ਜਿੰਮੇਵਾਰੀ ਜਿਹੜੀ ਸੀ ਉਹ ਕਰਤਾਰ ਸਿੰਘ ਦੇ ਸਰ ਤੇ ਪੈ ਗਈ ਸੀ ਪਰ ਫਿਰ ਵੀ ਉਹ ਆਪਣੇ ਕਪੜੇ ਚਿੱਟੇ ਦੁੱਧ ਧੋਤੇ ਰੱਖਦਾ ਉਸਦੀ ਜੁੱਤੀ ਹਮੇਸ਼ਾ ਲਿਸ਼ਕਦੀ ਰਹਿੰਦੀ ਬੰਦਾ ਰੱਖ ਕੇ ਵਾਈ ਕਰਵਾਉਂਦਾ ਅੱਠ ਪਰ ਪੱਠੇ ਲਿਆ ਚੜਦਾ ਦੇ ਫਿਰ ਖੁਡਾਂ ਖੂੰਡਾਂ ਤੇ ਬਹਿ ਛੱਡਦਾ ਜਾਂ ਤਾਸ਼ ਖੇਡਦਾ ਰਹਿੰਦਾ ਘਰਦੇ ਵੀ ਸਮਝਾਉਂਦੇ ਤੇ ਬਾਹਰ ਦੇ ਵੀ ਸਮਝਾਉਂਦੇ ਪਰ ਉਸ ਨੂੰ ਕੋਈ ਅਸਰ ਨਈ ਪੈਂਦਾ ਸੀਗਾ ਕਰਤਾਰ ਸਿੰਘ ਤੇ ਔਖੀ ਹੁੰਦੀ ਬੰਦਿਆਂ ਵਾਲੇ ਚਾ ਅਹ ਚਾਲੇ ਛੱਡ ਧੀਆਂ ਪੁੱਤਾਂ ਵਾਲਾ ਹੋ ਗਿਆ ਏਂ ਕੰਮ ਕੀਤਿਆਂ ਬਿਨਾ ਨਈ ਵਸੂਲਿਆ ਪੁੱਗਣੀਆਂ ਇਹ ਪੁੱਗ ਜਾਣਗੀਆਂ ਬੁਢੜੀਏ ਆਪੇ ਪੁੱਗ ਜਾਣਗੀਆਂ ਤੂੰ ਚਿੰਤਾ ਨਾ ਕਰ ਤੇ ਉਹ ਅਮਰੀਕ ਦੀ ਮਾਂ ਨੂੰ ਰੋਟੀ ਦੇਣ ਲਈ ਆਖਦਾ ਜੋ ਕਿੰਨੇ ਚਿਰ ਦੀ ਚੌਂਕੇ ਵਿੱਚ ਬੈਠੀ ਉਸਨੂੰ ਉਡੀਕ ਰਹੀ ਹੁੰਦੀ ਤੂੰ ਕੁੜੀਏ ਇਹਨੂੰ ਆਪ ਨੂੰ ਆਪ ਨ੍ਹੀਂ ਵਰਜਦੀ, ਪਰਸ਼ਾਦੇ ਗਰਮ ਕਰ ਕਰ ਕੇ ਖਵਾਉਂਦੀ ਏਂ। ਇਹ ਵਿਗੜੇ ਕਯੋਂ ਨਾ ਜਦੋਂ ਆਵੇ ਠੰਡਾ ਮਟੋਸਾ ਮਥ੍ਹੇ ਮਾਰਿਆ ਕਰ ਤੂੰ, ਵੇਖ ਲਈਂ ਨਈ ਤੇ ਔਖੀ ਹੋਵੇਂਗੀ ਬੁਜੁਰਗ ਮਾਂ ਆਖਦੀ ਤੂੰ ਠੀਕ ਹੀ ਉਸ ਦੀ ਮਾਂ ਬੜੀ ਔਖੀ ਹੋਈ ਸੀ ਅਮਰੀਕ ਦੇ ਬਾਲ-ਮਨ ਤੇ ਉਹ ਰਾਤ ਉੱਕਰੀ ਹੋਈ ਸੀ, ਜਦੋਂ ਉਹ ਗੁਆਂਢੀਆਂ ਦੀ ਕੁੜੀ ਬੀਰੋ ਕੋਲੋਂ ਬਾਤਾਂ ਸੁਣ ਰਿਹਾ ਸੀ, ਕਿ ਉਹਨਾਂ ਦੇ ਘਰ ਚੀਕ-ਚਿਹਾੜਾ ਮੱਚ ਗਿਆ ਸੀ, ਬੀਰੋ ਬੁੜ੍ਹਕ ਕੇ ਮੰਜੇ ਤੋਂ ਉੱਠੀ ਅਤੇ ਉਸਦੇ ਪਿੱਛੇ ਹੀ ਅਮਰੀਕ ਦੌੜ ਗਿਆ, ਘਰ ਵਿੱਚ ਕੁਹਰਾਮ ਮੱਚਿਆ ਹੋਇਆ ਸੀ। ਨਿਆਣੇ ਰੋ ਰਹੇ ਸਨ ਅਤੇ ਕਰਤਾਰ ਸਿੰਘ ਹੱਥ ਵਿੱਚ ਕੱਪੜੇ ਧੋਣ ਵਾਲੀ ਥਾਪੀ ਲਈ ਵਹੁਟੀ ਨੂੰ ਕੁੱਟੀ ਜਾ ਰਿਹਾ ਸੀ। ਉਸ ਰੱਜ ਕੇ ਸ਼ਰਾਬ ਪੀਤੀ ਹੋਈ ਸੀ ਤੇ ਬਿਨਾਂ ਕੋਈ ਗੱਲ ਕੀਤਿਆਂ ਉਸਨੂੰ ਮਾਰੀ ਜਾ ਰਿਹਾ ਸੀ, ਆਈ ਆਂਢੀ ਗੁਆਂਢੀ ਇਕੱਠੇ ਹੋ ਗਏ। ਉਹਨਾਂ ਮ ਮੰਜ ਮਸਾਂ ਰੋਂਦੀ ਹੋਈ ਜਾਗੀਰ ਕੌਰ ਨੂੰ ਬਚਾਇਆ ਅਤੇ ਕਰਤਾਰ ਸਿੰਘ ਨੂੰ ਧੂਹ ਕੇ ਡੰਗਰਾਂ ਕੋਲ ਬਾਹਰ ਉਸਦੀ ਮੰਜੀ ਤੇ ਲੈ ਗਏ। ਧੂਹ ਕੇ ਮਤਲਬ ਖਿੱਚ ਕੇ ਲੈ ਗਏ ਰੋਂਦੀ ਹੋਈ ਜਗੁ ਜਗੀਰ ਕੌਰ ਕਹਿ ਰਹੀ ਸੀ ਦੱਸੋ ਮੈ ਕੀ ਕਸੂਰ ਕੀਤਾ ਏ। ਮੈਂ ਇਹੋ ਆਖਿਆ ਏ ਬਈ ਭਲਿਆ ਮਾਨਸਾ ਉੱਤੋਂ ਸੌ ਖਰਚ ਪਏ ਆ ਤੇ ਤੂੰ ਸ਼ੁਬ ਅਹ ਤੂੰ ਸ਼ਰਾਬਾਂ ਪੀਨਾ ਫਿਰਦਾ ਏ ਜਦੋਂ ਪੁੱਗਦੀ ਸੀ ਪੀ ਲਈ ਹੁਣ ਨਈ ਸਾਥੋਂ ਪੁੱਗਦੀ ਨਾ ਆ ਵੇਖਿਆ ਨਾਂ ਆ ਤਾਂ ਮੇਰੀਆਂ ਮੌਰਾਂ ਸੇਕ ਤੀਆਂ ਕੋਈ ਨੀ ਹੋਂਸਲਾ ਕਰ ਖਬਰੇ ਕੀ ਹੋ ਗਿਆ, ਸਿਆਣਾ ਬਿਆਣਾ ਸੀ ਇਹ ਤਾਂ ਕਦੀ ਨੀ ਅੱਗੇ ਕੀਤਾ ਕਹਿੰਦਿਆਂ ਜਨਾਨੀਆਂ ਤੁਰ ਗਈਆਂ ਕਰਤਾਰ ਸਿੰਘ ਬਿਨਾ ਰੋਟੀ ਖਾਧੇ ਹੀ ਸੋ ਗਿਆ। ਭਾਂਡਾ-ਟੀਂਡਾ ਸਾਂਭ ਕੇ ਤੇ ਕੁੜੀਆਂ ਨੂੰ ਲੰਮਿਆਂ ਪਾ ਕੇ, ਜਾਗੀਰ ਕੌਰ ਦਵਾਖੇ ਜਾ ਚ ਜਗਦਾ ਦੀਵਾ ਬੁਝਾਉਣ ਲੱਗੀ ਤਾਂ ਉਸ ਨਿੰਮੋਝੂਣ ਚੌਂਕੇ ਚ ਬੈਠੇ ਅਮਰੀਕ ਨੂੰ ਉੱਠ ਕੇ ਮੰਜੇ ਤੇ ਪੈਣ ਲਈ ਕਿਹਾ। ਉਹ ਉੱਠਿਆ ਨਾ। ਜਾਗੀਰ ਕੌਰ ਨੇ ਉਸਨੂੰ ਬਾਹੋਂ ਫੜ੍ਹ ਕੇ ਉਠਾਇਆ, ਉਹ ਮੇਰਾ ਬੀਬਾ ਪੁੱਤ! ਤੂੰ ਕਿਉਂ ਤੇ ਉਹ ਫਿਰ ਪਈ ਫਿੱਸ ਪਈ। ਜਾਣੀ ਕਿ ਉਸਦਾ ਦਿਲ ਜਿਹੜਾ ਸੀ ਉਹ ਨਰਮ ਹੋ ਗਿਆ ਸੀ ਆਪਣੇ ਪੁੱਤਰ ਵਾਸਤੇ ਉਹ ਡੂੰਘਾ ਹੌਕਾ

ਜਦੋਂ ਲੱਬੀ ਨਾ ਤੂੰ ਦੱਸ ਦਈ ਤੇ ਉਹ ਫਿਰ ਰੋਣ ਲੱਗ ਪਈ ਬੀਬੀ ਅਮਰੀਕ ਦਾ ਵੀ ਰੋਣ ਨਿਕਲ ਗਿਆ ਮਾਂ ਨੇ ਉਸਨੂੰ ਘੁੱਟਕੇ ਗੱਲ ਨਾਲ ਲਾ ਲਿਆ ਤੇ ਫਿਰ ਦੋਵੇਂ ਦੀਵਾ ਭੁਝਾ ਕੇ ਲੇਟ ਗਏ ਦੋਹਾਂ ਨੂੰ ਨੀਂਦ ਆ ਰਹੀ ਸੀ ਕਿਥੇ ਪੈ ਰਹੀ ਸੀ ਦੋਨਾਂ ਦੀਆਂ ਅੱਖਾਂ ਖੁੱਲੀਆਂ ਹੋਈਆਂ ਸਨ ਕਦੀ ਕਦੀ ਮਾਂ ਦੇ ਮੂੰਹੋਂ ਵਾਹਿਗੁਰੂ ਕਹਿੰਦਾ ਲੰਮਾ ਹੋਕਾ ਹਵਾ ਵਿਚ ਚਲ ਜਾਂਦਾ ਅਮਰੀਕ ਦੇ ਮਨ ਵਿਚ ਵਾਰ ਵਾਰ ਮਾਂ ਦੇ ਕਹੇ ਹੋਏ ਸ਼ਬਦ ਗੂੰਜ ਰਹੇ ਸਨ, ਮੈ ਤਾਂ ਮਰੀਕ ਹਕੀਕੀ

ਗਾਬੋ ਆ ਗਈ ਤੇ ਹੁਣ ਉਸਨੂੰ ਰਹਿ ਰਹਿ ਕੇ ਇਹ ਖ਼ਿਆਲ ਆਉਂਦਾ ਸੀ ਕਿ ਏਨੀਂ ਦੂਰ ਹਰੀਕੇ ਹੀ ਕਿਉਂ ਉਹਦੀ ਮਾਂ ਨਿਆਈਆਂ ਵਾਲੇ ਖੂਹ ਵਿੱਚ ਤਾਂ ਡੁੱਬ ਕੇ ਮਰ ਸਕਦੀ ਸੀ ਜਿੱਥੇ ਪਿੰਡ ਦੀ ਇੱਕ ਮਾਈ ਗਾਬੋ ਡੁੱਬ ਕੇ ਮੋਈ ਸੀ ਜਾਂ ਕਿਸੇ ਵੀ ਹੋਰ ਖੂਹ ਵਿਚ ਹਕੀਕੀ ਹੀ ਕਿਉਂ ਤੇ ਉਸ ਘੁੱਟ ਕੇ ਅੱਖਾਂ ਤੇ ਉਸਨੇ ਘੁੱਟ ਕੇ ਅੱਖਾਂ ਮੀਚੀਆਂ। ਜਾਣੀ ਕਿ ਅੱਖਾਂ ਨੂੰ ਘੁੱਟ ਕੇ ਬੰਦ ਕਰ ਲਿਆ, ਉਸ ਨੇ ਕਿੰਨਾ ਪਾਪ ਕੀਤਾ ਸੀ? ਉਸ ਆਪਣੀ ਮਾਂ ਦੇ ਮਰਨ ਬਾਰੇ ਕਿਉਂ ਸੋਚਿਆ ਸੀ ਉਸਨੂੰ ਤਾਂ ਏਦਾਂ ਬਿਲਕੁਲ ਨਹੀਂ ਸੀ ਸੋਚਣਾ ਚਾਹੀਦਾ ਤੇ ਉਹ ਆਪਣੇ ਪਿਓ ਤੋਂ ਹੈਰਾਨ ਹੋ ਰਿਹਾ ਸੀ। ਅੱਜ ਵਾਂਗ ਤਾਂ ਉਸਨੇ ਕਦੇ ਵੀ ਨਹੀਂ ਸੀ ਪੀਤੀ ਉਸ ਤਾਂ ਕਦੀ ਵਾਰੀ ਵੀ ਉਸਦੀ ਮਾਂ ਨੂੰ ਨਹੀਂ ਸੀ ਕੁੱਟਿਆ। ਤੇ ਫ਼ਿਰ ਜਿਵੇਂ ਉਸਨੂੰ ਸਮਝ ਪਈ। ਉਹਦੀ ਭੂਆ ਦੀਆਂ ਦੋਹਾਂ ਕੁੜੀਆਂ ਦਾ ਇਕੱਠਾ ਵਿਆਹ ਸੀ ਅਤੇ ਉਸ ਆਪਣੇ ਇਕੱਲੇ ਭਰਾ ਨੂੰ ਬਣ-ਠਣ ਕੇ ਆਉਣ ਲਈ ਕਿਹਾ ਸੀ ਵਾਹੀਆਂ ਵਿੱਚੋਂ ਬਚਦਾ ਹੀ ਕੀ ਸੀ? ਕਰਤਾਰ ਸਿੰਘ ਜਿਸ ਦਿਨ ਖੱਤ ਆਇਆ ਸੀ ਲਿਖਿਆ ਅਹ ਖਿਝਿਆ ਖਿਝਿਆ ਰਹਿੰਦਾ ਸੀ, ਪੈਸਿਆਂ ਦਾ ਪ੍ਰਬੰਧ ਕਿੱਥੋਂ ਹੋਵੇ? ਉਹ ਸ਼ਾਹ ਤੋਂ ਪੁੱਛਿਆ ਸੀ। ਪਰ ਏਨਾ ਜ਼ਿਆਦਾ ਵਿਆਜ ਇੱਕੋ ਭੈਣ ਦਾ ਇੱਕੋ ਭਰਾ ਸੀ। ਭੈਣ ਨੇ ਲਿਖਿਆ ਸੀ ਉਸ ਕਿਹੜਾ ਰੋਜ਼ ਰੋਜ਼ ਕੁੜੀਆਂ ਵਿਆਹੁਣੀਆਂ ਸਨ। ਕਰਤਾਰ ਉਸਦੇ ਪਿਓ ਦੀ ਥਾਂ ਵੀ ਸੀ ਤੇ ਭਰਾ ਤੇ ਕਰਤਾਰ ਸਿੰਘ ਜਗੀਰ ਨੂੰ ਆਪਣੀਆਂ ਟੂਮਾਂ ਟੂਮਾਂ ਮਤਲਬ ਗਹਿਣੇ ਦੇਣ ਲਈ ਕਹਿ ਰਿਹਾ ਸੀ ਉਹ ਲੋਟੇ ਵੇਹਲੇ ਯਾਨੀ ਕਿ ਦੁਪਹਿਰ ਵੇਲੇ ਦਾ ਉਸਨੂੰ ਸਮਝਾ ਰਿਹਾ ਸੀ ਪਰ ਉਹ ਕਹਿੰਦੀ ਸੀ ਮੇਰੇ ਅੱਗੇ ਤੇ ਕੀ ਰਹਿ ਗਿਆ, ਸਾਰਾ ਗਹਿਣਾ ਘਰੋਂ ਹੀ ਖਾਦਾ ਗਿਆ, ਹੁਣ ਇਹ ਹੀ ਬਚੀਆਂ ਨੇ ਤੇ ਅਮਰੀਕ ਨੂੰ ਸਮਝ ਨਈ ਸੀ ਆ ਰਹੀ ਕਿ ਮਾਂ ਗਹਿਣੇ ਨਾ ਦੇਕੇ ਮਾੜੀ ਕਰ ਰਹੀ ਸੀ ਜਾਂ ਪਿਓ ਗਹਿਣੇ ਮੰਗ ਕੇ ਮਾੜੀ ਕਰ ਰਿਹਾ ਸੀ ਤੇ ਇਸੇ ਉਧੇੜ-ਬੁਣ ਵਿੱਚ ਉਸਦੀ ਅੱਖ ਲੱਗ ਗਈ ਸੀ, ਭੂਆ ਦੀਆਂ ਕੁੜੀਆਂ ਦੇ ਵਿਆਹ ਨਿਜਿੱਠੇ ਗਏ ਜਾਣੀ ਕਿ ਉਹਨਾਂ ਦੀ ਤਰੀ date ਸੀ ਉਹ final ਕਰ ਦਿੱਤੀ ਗਈ। ਦੱਸਾਂ ਵਿਚੋਂ ਦੋ ਕਿੱਲੇ ਗਹਿਣੇ ਧਰ ਦਿੱਤੇ ਗਏ ਕਰਤਾਰ ਸਿੰਘ ਦੀ ਸ਼ਰਾਬ ਪੀਣ ਦੀ ਆਦਤ ਵੱਧ ਗਈ ਸੀ ਪੀਨਾ ਤਾਂ ਜਿਵੇਂ ਉਸਦਾ ਨਿਯਮ ਬਨ ਗਿਆ ਹੋਵੇ, ਨਿਯਮ ਮਤਲਬ ਨਿਯਮ ਬਨ ਗਿਆ ਹੋਵੇ ਉਹ ਸ਼ਰਾਬ ਨਾਲ ਕੁੱਟ ਕਰ ਆਉਂਦਾ

ਮੈ ਨੀ ਕਿਸੇ ਕੰਜਰ ਦੇ ਆਖਿਆਂ ਹੱਟਣਾ ਤੂੰ ਮੈਨੂੰ ਕੀ ਦੇਨਾ ਏ ਕਦੇ ਟਕਾ ਵੀ ਮੇਰੇ ਹੱਥ ਤੇ ਧਰਿਆ ਏ ਬਣਿਆ ਫਿਰਦਾ ਏ ਵੱਡਾ ਵੱਡਾ ਦਨਾਵ ਤੇ ਅਮਰੀਕ ਚੁੱਪ ਕਰ ਗਿਆ।

ਉਸਨੇ ਉਸਨੂੰ ਆਖਿਆ ਕਿ ਉਹ ਤਨਖਾਹ ਤੇ ਆਪਣੀ ਮਾਂ ਦੇ ਹੱਥ ਦਿੰਦਾ ਮੇਰੇ ਹੱਥ ਤੇ ਓਹਨੇ ਕਦੇ ਵੀ ਨਈ ਦਿੱਤੀ ਇਸ ਲਈ ਉਸਦੇ ਉੱਤੇ ਇਸਦਾ ਕੋਈ ਇਹਸਾਨ ਨਈ ਵੇ ਪੁੱਤਾ ਤੇਰੀ ਆਈ ਮੈ ਮਰ ਜਾਂਦੀ ਵੇ ਮੈਨੂੰ ਰੋਲਣ ਨੂੰ ਛੱਡ ਗਿਆਂ, ਛੱਡ ਗਿਆ ਏਂ ਤੇ ਵੇ ਮੇਰਿਆ ਛਿੰਦਿਆਂ ਪੁੱਤਾ ਮੰਜੀ ਤੋਂ ਮੰਜੀ ਤੋਂ ਹੱਡੀਆਂ ਦੀ ਮੁੱਠ ਬਣੀ ਬੁੱਢੜੀ ਦਾਦੀ ਨੇ ਕੀਰਨੇ ਪੌਣੇ ਸ਼ੁਰੂ ਕਰ ਦਿੱਤੇ ਦੂਜੀਆਂ ਮੰਜੀਆਂ ਤੋਂ ਕੁੜੀਆਂ ਨੇ ਸਿਸਕਣਾਂ ਸ਼ੁਰੂ ਕਰ ਦਿੱਤਾ ਸਿਸਕਣਾ ਮਤਲਬ ਰੋਣਾ ਸ਼ੁਰੂ ਕਰ ਦਿੱਤਾ। ਹੈ ਕਮਲੀਏ ਤੁਸੀਂ ਕਿਉਂ ਰੋਂਦਿਆਂ ਜੇ ਤੁਹਾਡੇ ਵੀਰ ਜਿਓੰਦੇ ਰਹਿਣ ਤੁਹਾਨੂੰ ਕਿਸ ਗੱਲ ਦਾ ਘਾਟਾ, ਜਗੀਰ ਕੌਰ ਨੇ ਰੋਂਦਿਆਂ ਕੁੜੀ ਨੂੰ ਬੁੱਕਲ ਵਿਚ ਲੈ ਕੇ ਕਿਹਾ ਇਹਨਾਂ ਦੀ ਸੁਖ ਮੰਗੋ ਤੁਹਾਨੂੰ ਦੋਹਾਂ ਨੂੰ ਤੇ ਉਹ ਵਿਆਹ ਗਿਆ ਏ ਆਹ ਜਿਹੜੀ ਨਿੱਕੀ ਅਜੇ ਰਹਿੰਦੀ ਏ ਤੇ ਆਹ ਫ਼ੂਹ ਭਰ ਮੁੰਡਾ ਜੀਹਦੇ ਵਰਗਿਆਂ ਨੂੰ ਅਜੇ ਪਤਾ ਵੀ ਨ੍ਹੀਂ ਕਿ ਸੌਂ ਦਿਨ ਕਦੋਂ ਚੜ੍ਹਦਾ ਹੈ, ਬੇਚਾਰਾ ਓਦਣ ਦਾ ਹਲਾਂ ਮਗਰ ਖੁੱਚਾਂ ਤੁੜਾਉਂਦਾ ਹੈ ਤੇ ਉਹਨਾਂ ਨੂੰ ਹੌਸਲਾ ਦਿੰਦੀ ਉਹ ਆਪ ਵੀ ਫਿੱਸ ਪਈ ਨੀ ਬੀਬੀ ਸਾਨੂੰ ਆਇਆਂ ਨੂੰ ਸਿਰ ਤੇ ਪਿਆਰ ਦੇ ਕੇ ਕੌਣ ਗੱਲ ਲਾਇਆ ਕਰੂ ਹਾਏ ਸਾਡੀਆਂ ਰੀਝਾਂ ਕੌਣ ਪੂਰੀਆਂ ਕਰੂ ਵੱਡੀ ਕੁੜੀ ਨੇ ਲੋ ਲੇਰ ਨਿਕਲ ਗਈ ਅਮਰੀਕ ਗੁੰਮ-ਸੁੰਮ ਬੈਠਿਆ ਹੋਇਆ ਸੀ, ਜਿਹੜਾ ਕੀਤਾ ਚੁੱਪ ਕਰਕੇ ਵੀ ਉਹ ਮਹਿਸੂਸ ਕੀਤਾ ਜੇ ਉਹ ਬੋਲਿਆ ਤਾਂ ਹੁਣ ਰੋਣ ਨਿਕਲ ਜਾਵੇਗਾ ਇਹ ਕੀ ਵਖ਼ਤ ਇਹ ਜਾਣੀ ਕਿ time ਆ ਕੇ ਪਿਆ ਸੀ ਕਿ ਉਸਦਾ ਪਿਓ ਇਮਾਰਤ ਹੇਠੋਂ ਜਿਵੇਂ ਵੱਡਾ ਫਿਸਲ ਗਿਆ ਹੋਵੇ ਤੇ ਸਾਰੀ ਇਮਾਰਤ ਜਿਹੜੀ ਹੈ ਉਹ ਡੋਲਦੀ ਹੋਵੇ, ਉਹ ਤਾਂ ਨਿਤਾਣਾ ਜਿਹਾ ਹੋ ਕੇ ਫਿਰ ਲੇਟ ਗਿਆ ਧਿਆਨ ਪਾਸੇ ਪਾ ਕੇ ਉਹ ਘੜੀ ਦੁੱਖ ਤੋਂ ਮੂੰਹ ਮੋੜਨਾ ਚਾਹੁੰਦਾ ਸੀ। ਪਰਿਵਾਰ ਦੇ ਸਾਰੇ ਜੀਅ ਸਾਰੇ ਜਿਹੜੇ ਲੋਕੀ ਬੈ ਅਹ ਟੱਬਰ ਬੈਠਾ ਸੀਗਾ ਉਹ ਬਾਰ ਬਾਰ ਉਸ ਦੀਆਂ ਨਜ਼ਰਾਂ ਅੱਗੇ ਗੁਜ਼ਰਨ ਲੱਗੇ ਜਿੰਨਾਂ ਦੀ ਜਿੰਮੇਵਾਰੀ ਉਸਦੇ ਸਿਰ ਆ ਪਈ ਸੀ ਭੈਣਾਂ ਨਾਲ ਭਰਾ ਦੇ ਨਾਲ ਨਾਲ ਪਿਓ ਦੀ ਵੀ ਸੀ ਛੋਟੀ ਨੂੰ ਹਜੇ ਪੜ੍ਹਦੀ ਸੀ ਪੜ੍ਹਾਉਣਾ ਸੀ ਵਿਆਹੁਣਾ ਸੀ ਮਾਂ ਦੇ ਹਰ ਸੁਖ ਦਾ ਖਿਆਲ ਰੱਖਣਾ ਸਾਰੇ ਕੰਮ ਹੁਣ ਅਮਰੀਕ ਸਿੰਘ ਨੇ ਹੀ ਕਰਨੇ ਸੀ। ਉਸਨੂੰ ਬਾਰ ਬਾਰ ਉਹਨਾਂ ਜਨਾਨੀਆਂ ਦੀਆਂ ਗੱਲਾਂ ਯਾਦ ਆਉਂਦੀਆਂ ਸਨ ਭੈਣੇ ਤੇਰਾ ਤਾਂ ਰਾਜ ਖੁਸ ਗਿਆ ਏ ਮਰਜੀ ਨਾਲ ਅੰਦਰੋਂ ਖੁੱਲਦੀ ਤੇ ਮੈ ਵਰਤਦੀ ਮੈ ਹੁਣ ਸੁਖ ਨਾਲ ਭਾਵੇਂ ਨੇ ਪਰ

ਅਤੇ ਸਾਰੀਆਂ ਲੋੜਾਂ ਪੂਰੀਆਂ ਹੋਣਗੀਆਂ ਦੋ-ਢਾਈ ਕਿੱਲੇ ਹੋਰ, ਕੁੜੀਆਂ ਦੇ ਵਿਆਹ ਤੇ, ਉਸਦੇ ਪਿਓ ਨੇ ਗਹਿਣੇ ਕਰ ਦਿੱਤੇ ਗਏ ਸਨ। ਉਸਦਾ ਖ਼ਿਆਲ ਸੀ ਬਚਦੇ ਪੰਜਾਂ-ਛੇਆਂ ਕਿੱਲਿਆਂ ਵਿੱਚ ਉਹ ਖ਼ਾਦ ਆਦਿ ਪਾ ਕੇ ਫ਼ਸਲ ਜਿਹਵਾ ਹੈ ਫਸਲ ਬੀਜੇਗਾ ਅਤੇ ਘਰ ਦਾ ਗੁਜ਼ਾਰਾ ਤੁਰ ਪਵੇਗਾ, ਹੁਣ ਉਹ ਸਾਰੀ ਤਨਖਾਹ ਆਪਣੀ ਹੱਥੀ ਵਰਤਿਆ ਵਰਤਿਆ ਸ਼ੁਰੂ ਕਰੇਗਾ, ਅੱਗੇ ਤਾਂ ਸਾਰੀ ਤਨਖਾਹ ਖੇਰੂ ਖੇਰੂ ਹੋ ਜਾਂਦੀ ਸੀ ਉਸਨੂੰ ਆਸ ਸੀ ਕਿ ਜੇ ਹੁਣ ਮਹਿੰਦਰ ਵਾਹੀ ਵਿਚ ਚੰਗੀ ਤਰਾਂ ਧਿਆਨ ਦੇਵੇ ਤਾਂ ਉਹ ਆਪਣੀ ਵੀ ਜਮੀਨ ਵੀ ਕਿਆ ਕਰ ਲੈਣਗੇ ਛੁੜਾ ਲੈਣਗੇ ਸਵੇਰੇ ਉਸਨੇ ਨੌਕਰੀ ਤੇ ਜਾਣਾ ਸੀ ਇਸ ਲਈ ਉਸਨੇ ਛੋਟੇ ਭਰਾ ਮਹਿੰਦਰ ਨਾਲ ਵਾਹੀ ਬਾਰੇ ਗੱਲ ਤੋਰ ਲਈ ਮਹਿੰਦਰਾ ਤਗੜਾ ਹੋ ਕੇ ਪੈ ਜਾ ਕੰਮ ਨੂੰ ਹੁਣ ਮੈ ਵੀ ਹਫਤੇ ਦਸੀਂ ਦਿਨੀ ਗੇੜਾ ਮਾਰ ਲਿਆ ਕਰਾਂਗਾ ਉਹ ਜਿਹੜੀ ਜੀਤੇ ਹੁਰਾਂ ਕੋਲ ਪੈਲੀ ਗਹਿਣੇ ਆਂ, ਉਸ ਲਾਈਨ ਵਿੱਚ ਬਚਦੇ ਪੌਣੇ ਕਿੱਲੇ ਚ ਬੈਠ ਜ਼ਮੀਨ ਬੀਜ ਛੱਡੀ ਵਾਹ ਕੇ ਮੈਂ ਪਰਸੋ ਵੇਖ ਕੇ ਆਇਆ ਉਰਲੀ ਪੈਲੀ ਚ ਝੋਨਾ ਲਾਵਾਂਗੇ ਠੀਕ ਹੈ ਨਾ, ਮਹਿੰਦਰ ਚੁੱਪ ਜਿਹਾ ਰਿਹਾ ਅਕਾਸ਼ ਵਿੱਚ ਤਾਰਿਆਂ ਨੂੰ ਘੂਰਦਾ ਤੇ ਫਿਰ ਪਾਸਾ ਬਦਲ ਕੇ ਪੈ ਗਿਆ ਫਿਰ ਉਸਨੇ ਜਾਨ ਬੁਝ ਕੇ ਨਾ ਬੋਲਣਾ ਚਾਹੁੰਦਾ ਹੋਵੇ, ਅਮਰੀਕ ਫ਼ਿਰ ਬੋਲਿਆ ਤਾਂ ਜਾਗੀਰ ਕੌਰ ਨੇ ਕਿਹਾ, ਉਹ ਪੌਣਾ ਕਿੱਲਾ ਤਾਂ ਪਿਛਲੇ ਸਾਲ ਦਾ ਗਹਿਣਾ ਪਾ ਦਿੱਤਾ ਦਿੱਤਾ ਸੀ, ਕਿਹੜਾ ਉਤਲਾ, ਆਹੋ, ਕਿਉਂ, ਉਹਦੀ ਆਵਾਜ਼ ਵਿੱਚ ਗੁੱਸਾ ਸੀ। ਆਹ ਤੇਰੀ ਭੈਣ ਦੀ ਸੱਸ ਨੇ ਸੱਸ ਦੇ ਇਕੱਠ ਤੇ ਜਦੋਂ ਗਏ ਸਾਂ ਤਾਂ ਓਦੋਂ ਮਾਂ ਡਰਦੀ ਅਵਾਜ ਵਿਚ ਬੋਲੀ ਅਮਰੀਕ ਨੇ ਸੋਚਿਆ ਹੁਣ ਲਈ

ਜਿਵੇਂ ਖਿਆਲ ਨੂੰ ਪੁੱਛਿਆ ਹੋਵੇ, ਕੋਈ ਜਵਾਬ ਨਾ ਆਇਆ ਓਧਰੋਂ ਖਾਦ ਦੇ ਪੈਸੇ ਦੇਣੇ ਆ ਪਤਨੀ ਨੀ ਕਿ ਖਾਦ ਪਾਉਂਦੇ ਰਹੇ ਜੇ ਫਸਲ ਤਾਂ ਤੁਹਾਡੀ ਖਾਣ ਜੋਗੀ ਆਈ ਨੀ ਉਹ ਆਪ ਹੀ ਬੁੜ ਬੁੜ ਕਰ ਕੇ ਚੁੱਪ ਕਰ ਗਿਆ, ਖਾਦ ਤਾਂ ਅੱਗੇ ਨਕਦ ਵੇਚ ਕੇ ਪੈਸੇ ਵੱਟ ਕੇ ਵਰਤ ਸਨ ਖੇਤਾਂ ਚ ਕਿਥੋਂ ਪਈ ਸੀ ਮਹਿੰਦਰ ਪਹਿਲੀ ਵਾਰ ਬੋਲਿਆ ਓਹਦੀ ਅਵਾਜ ਵਿਚ ਪਤਾ ਨਹੀਂ ਲੱਗਦਾ ਸੀ ਨਿਰਲੇਪਤਾ ਸੀ ਜਾਂ ਕੁੜੱਤਣ, ਅਮਰੀਕ ਨੂੰ ਇਹ ਸੁਣ ਕੇ ਅੰਦਰੋਂ ਵੱਟ ਚੜ੍ਹਿਆ ਮੈ ਆਹਨਾ ਤੁਸੀ ਇੰਨੇ ਪੈਸੇ ਵਰਤਦੇ ਕਿਥੇ ਰਹੇ, ਮਾਤਾ ਨੂੰ ਸਬ ਕੁਛ ਸਾਥੋਂ ਲੁਕਾਉਂਦੀ ਰਹੀ ਏ ਉਸ ਦੀ ਅਵਾਜ ਵਿਚ ਮਾਂ ਪ੍ਰਤੀ ਦੱਬਵਾਂ ਜਿਹਾ ਗੁੱਸਾ ਸੀ ਮੈ ਕੀ ਲੁਕਾਉਂਦੀ ਰਹੀ ਹਾਂ ਤੂੰ Hello

ਫੋਨ ਕੱਟਿਆ ਗਿਆ ਸੀ ਮੈਂ ਕਹਿਣ ਡਿਆਂ ਸੀ ਅੱਜਕਲ੍ਹ love ਮੈਰਿਜਾਂ ਬੜੀਆਂ ਹੋਣ ਡਿਈਆਂ ਹਨਾ। ਆਹੋ ਇਹ ਕੰਮ ਨੇ ਬਸ ਕੁੱਤਖਾਨਾ ਫ਼ੜਿਆ ਨਿਆਣਿਆਂ ਨੇ। ਹਾਂਜੀ ਹਾਂਜੀ ਬਸ ਕਰਨਾ ਪੈਂਦਾ ਨਿਆਣਿਆਂ ਦੀ ਮਨਮਰਜ਼ੀ ਪੂਰੀ ਕਰਨੀ ਪੈਂਦੀ ਐ।

ਹਾਂਜੀ ਇੱਕ ਮਾਂ ਪਿਓ ਨੂੰ ਡਰ ਬੜਾ ਪੈ ਜਾਂਦਾ ਨਾ ਡਰਾ ਦਿੰਦੇ ਨੇ ਨਿਆਣੇ . ਆਹੋ ਡਰਾ ਦਿੰਦੇ ਕਿ ਹਨਾ ਕਿ ਕਿਤੇ ਗਲਤ ਨਾ ਕੁਛ ਹੋ ਜਏ। ਹਾਂਜੀ ਹਾਂਜੀ ਕਹਿ ਦਿੰਦੇ ਆ ਕੁੱਛ ਕਰ ਲੈਣਾ ਵਾਂ। ਆਪਾਂ ਰਹਿ ਨਈਂ ਸਕਦੇ ਉਹ ਵਾ ਜਿਹ ਵਾ। ਆਹ ਤੇ ਮੁੜ ਕੇ ਭਾਵੇਂ ਉਹ ਜੁੱਤੀਆਂ ਈ ਮਾਰੇ। ਹਮ ਉਹ ਤਾਂ ਫਿਰ ਮਾਂ ਪਿਓ ਡਰ ਜਾਂਦਾ ਇਨ੍ਹਾਂ ਨੂੰ ਕਰਨਾ ਈ ਪੈਂਦਾ। ਆਹੋ ਤੇ ਜਿਨ੍ਹਾਂ ਨੂੰ ਲਿਆਉਣਾ ਜਿਨ੍ਹਾਂ ਕਰਕੇ ਕਹਿੰਦੇ ਅਸੀਂ ਰਹਿ ਸਕਦੇ ਮੁੜ ਕੇ ਭਾਵੇਂ ਲੜ ਕੇ ਇੱਕ ਦੂਜੇ ਨੂੰ ਛਿੱਤਰ ਫੇਰਿਆ ਕਰਨ। ਆਹੋ ਆਹੋ ਬਾਕੀ ਤੇ ਜਿਹੜੇ love marriage ਵਾਲੇ ਆ, ਚਲੋ ਕੁਛ ਤੇ ਮਤਲਬ ਨਿਭ ਜਾਂਦੇ ਵਧੀਆ ਜਿਆਦਾਤਰ ਵੈਸੇ ਏਦਾਂ ਈ। ਜਿਆਦਾ ਏਦਾਂ ਈ ਦੇ ਦਿਓ ਤਲਾਕ ਦਿਓ ਤਲਾਕ। ਸੌ ਚੋਂ ਤੀਹ ਕੁ percent ਨਿਭਦੀਆਂ ਵਾਂ ਲਵ ਮੈਰਿਜਾਂ ਬਾਕੀ ਸੱਤਰ ਕੁ percent ਤੇ ਏਦਾਂ ਲੜਾਈ ਝਗੜਾ ਜਿਹਾ ਰਹਿੰਦਾ ਵਾ।

ਚੱਲ ਪਹਿਲੇ ਸਾਰੇ ਭੇਤ ਖੁੱਲ੍ਹ ਜਾਂਦੇ ਨੇ। ਹਾਂ ਸਹੀ ਗੱਲ ਆ ਨਾਲੇ ਓਦਾਂ ਵਾਂ ਕਿ arrange marriage ਜਿਹੜੀ ਹੁੰਦੀ ਇਹ ਬੜੀ test ਹੁੰਦੀ ਆ ਤਾਂ ਕਰਕੇ test ਹੁੰਦੀ ਆ ਕਿ ਸਾਡੇ ਮਾਂ ਪਿਓ ਸਾਨੂੰ ਜੇ ਕੋਈ ਸਾਡੇ ਨਾਲ ਕੋਈ ਵੀ ਮਾੜੀ ਮੋਟੀ ਵੀ ਗੱਲਬਾਤ ਹੁੰਦੀ। ਨਹੀਂ ਆਪੇ ਸਿੱਧਾ ਮਾਂ ਪਿਓ ਨੂੰ ਦੱਸਣਾ ਹਾਂ ਵੀ ਹਾਂ ਤੁਸੀਂ ਲੱਭ ਕੇ ਦਿੱਤਾ ਵਾ। ਹਾਂਜੀ ਹਾਂਜੀ ਆਹੋ ਕਿ ਹੁਣ ਇਹ ਸ਼ਰਾਬ ਪੀਂਦਾ ਵਾ ਕੁੱਟਦਾ ਵਾ ਉਹ ਯੇਹ ਹਨਾ ਮਾਂ ਪਿਓ ਨੂੰ ਕਹਿ ਸਕਦੇ ਆਂ ਮਾਂ ਪਿਓ ਉਲਾਂਭਾ ਦੇ ਸਕਦੇ ਆਂ। ਮੁੜ ਕੇ ਅਸੀਂ ਆਪਣੇ ਮਾਂ ਪਿਓ ਨੂੰ ਵੀ ਨਈਂ ਨਾ ਕੁਛ ਕਹਿ ਸਕਦੇ। ਜਦੋਂ ਕਰਾਇਆ ਈ ਆਪਣੀ ਮਰਜੀ ਨਾਲ ਤੇ ਫਿਰ ਮਾਂ ਪਿਓ ਨੂੰ ਵੀ ਨਈਂ ਕੁਛ ਬੋਲ ਸਕਦੇ।

ਹਮ ਹੁਣ ਇੱਥੇ ਈ ਯਾਦ ਆਇਆ ਮੈਨੂੰ ਆਹ ਸਨੀ ਜਿੱਦਾਂ ਮਾਸੀ ਦਾ ਹਰਸੂਆਲ ਆਲਾ। ਇਹਨੇ ਆਪਣੀ ਮਰਜੀ ਨਾਲ ਕਰਾਇਆ ਵਾ ਕਿ, ਅੱਛਾ ਕਰਾਇਆ ਲਿਆ ਇਹਨੇ ਵਿਆਹ।

ਅੱਛਾ ਅੱਛਾ ਠੀਕ ਆ ਉਹਨੇ ਵਿਆਹ ਕਰਾਇਆ ਲਿਆ ਉਹਨੇ ਮੁੰਡੇ ਨੇ।

ਅੱਛਾ ਚੱਲ ਸਾਡੇ ਰਾਹੀਂ ਤੈਨੂੰ ਪਤਾ ਕਿਹੜਾ ਆਉਂਦੇ ਜਾਂਦੇ ਸਾਡੇ ਕਿਤੇ ਕਿਸੇ ਨੂੰ ਕਿਹੜਾ ਪਤਾ ਹੋਣਾ ਵੀ ਕਿਸੇ ਨੂੰ ਸੱਦਿਆ ਸੁਦਿਆ ਹਨਾ। ਹਮ ਜਸੜਵਾਲ ਦੀ ਕੁੜੀ। ਅਸਲਾਨ ਕੇ ਘਰੇ ਕਰਾਇਆ ਵਾ? ਉਥੋਂ ਦੀ ਜਸੜਵਾਲ ਦੀ ਕੁੜੀ ਐ। ਚਲ ਵਧੀਆ ਹੋਇਆ। ਤੋਂ ਉਹ ਵੀ ਜਿੱਥੇ ਨਾਨਕੇ ਆ ਉਥੋਂ ਦੋ ਘਰ ਛੱਡ ਕੇ ਤੇ ਤੀਜੇ ਘਰ। ਬੈਠੇ ਰਹਿਣ ਕਰਾਇਆ ਲਿਆ ਤੇ ਵਧੀਆ ਸੋ। ਹਾਂਜੀ ਹਾਂਜੀ ਉਹ ਵੀ ਇਹਨੇ ਆਪਣੀ ਮਰਜੀ ਕੀਤੀ ਹੁਣ ਸਗੋਂ ਕੁੜੀ ਪਛਤਾਉਂਦੀ ਏ।

ਹੁਣ ਕੁੜੀ ਪਛਤਾਉਂਦੀ ਆ ਗੀ।

ਆਹੋ ਆਹੋ ਉਹੀ ਕਿ ਮੂੰਹ ਮੱਥਾ ਵੇਖਿਆ ਵਾ ਟੌਰ ਟੱਪਾ ਵੇਖਿਆ। ਟੌਰ ਟੱਪਾ ਪਰ ਕਿੰਨੇ ਕੁ ਅਮੀਰ ਕਰਦੇ ਆ। ਹਮ ਤੇ ਗੱਲਬਾਤ ਤੇ ਇਹਨਾਂ ਦੀ ਪਹਿਲੇ ਦੀ ਕਿਤੇ ਚੱਲਦੀ ਸੀ ਬਾਅਦ ਚ ਫਿਰ ਕੁੜੀ ਕਹਿੰਦੀ ਮੈਂ ਕਰੂੰ ਇਹਦੇ ਨਾਲ ਰਿਸ਼ਤਾ ਤੇ ਮੁੰਡਾ ਵੀ ਕਹਿੰਦਾ ਮੈਂ ਇਹਦੇ ਨਾਲ ਕਰਾਉਣਾ ਵਾਂ ਮੁੰਡਾ ਵੀ ਮੰਨਿਆ ਪਹਿਲੇ ਵਿਚੋ ਨਈਂ ਸੀ ਮੰਨਦਾ। ਉਹ ਕਹਿੰਦੀ ਜੋ ਮਰਜੀ ਹੋ ਜਏ ਮੈਂ ਕਰਾਉਣਾ ਈ ਤੇਰੇ ਨਾਲ ਉਹਨੇ ਕੁੜੀ ਨੇ ਕਿਤੇ ਘਰ ਗੱਲ ਕਰਤੀ। ਉਹਦੇ ਰਿਸ਼ਤੇ ਦੀ ਗੱਲਬਾਤ ਚੱਲਦੀ ਸੀ ਕੁੜੀ ਦੇ, ਉਹ ਕਹਿੰਦੀ ਮੈਂ ਨਈਂ ਕਰਾਉਣਾ। ਮੇਰੀ ਗੱਲ ਤੇ ਉਹ ਕੰਮ ਕੁੜੀ ਨੇ ਵਧੀਆ ਕੀਤਾ ਮੇਰੀ ਗੱਲ ਸੁਣ ਜਦੋਂ ਮਤਲਬ ਕਿ ਇਹਨੂੰ ਮਤਲਬ ਕਿ ਉਹਦੀ ਜਰੂਰਤ ਸੀ ਉਦੋਂ ਇਹ ਮਤਲਬ ਕਿ ਹਨਾ ਓਦਾਂ ਗੱਲਬਾਤ ਰੱਖੀ ਹਨਾ।

ਹਮ ਨਈਂ ਉਹਨੇ ਮਤਲਬ ਏਦਾਂ ਮੂੰਹ ਤੇ ਨਈਂ ਨਾ ਕਿਹਾ ਵੀ ਮੈਂ ਨਈਂ ਕਰਾਉਣਾ। ਓਦਾਂ ਦਲੀਲਾਂ ਜਿਹੀਆਂ ਕਰਦਾ ਸੀ।

ਕੋਈ ਗੱਲ ਠਹਿਰ ਕੇ engagement ਕਰਾਲਾਂਗੇ ਰੁੱਕ ਜਾ, ਛੇ ਮਹੀਨੇ ਰੁੱਕ ਜਾ ਸਾਲ ਰੁੱਕ ਜਾ ਏਦਾਂ ਕਰਦਾ ਸੀ। ਉਹ ਕਹਿੰਦੀ ਇਧਰ ਆ ਤੈਨੂੰ ਭਲਿਆ ਮਾਨਸਾ ਮੈਂ ਦੱਸਾਂ।

ਮੈਂ ਕਿਹਾ ਉਹ ਕਹਿੰਦੀ ਹੋਊ ਇਧਰ ਆ ਭਲਿਆ ਮਾਨਸਾ ਤੈਨੂੰ ਮੈਂ ਦੱਸਾਂ। ਆਹੋ ਆਹੋ ਕਿਉਂਕਿ ਕੁੜੀ ਕਹਿੰਦੀ ਮੈਂ ਕਰਾਉਣਾ ਈ ਇਹਦੇ ਨਾਲ ਮਾਂ ਪਿਓ ਨੂੰ ਦੱਸਤਾ ਸੀ ਆਪਣੇ ਨੂੰ ਫਿਰ ਉਹਦੇ ਮਾਂ ਪਿਓ ਨੇ ਗੱਲ ਕੀਤੀ ਕਿ ਏਦਾਂ ਏਦਾਂ ਗੱਲਬਾਤ ਆ ਤੇ ਆਪਾਂ ਜਿਆਦਾ ਰੌਲਾ ਰੱਪਾ ਨਈਂ ਪਾਉਣਾ। ਚੱਲ ਮੁੰਡਾ ਵੀ ਮੰਨਦਾ ਵਾ ਬਾਅਦ ਚ ਜਦੋਂ ਉਹਨੇ ਆਪਣੇ ਮਾਂ ਪਿਓ ਨੂੰ ਦੱਸਤਾ ਕੁੜੀ ਨੇ।

ਬਾਅਦ ਚ ਉਹਦੇ ਮਾਂ ਪਿਓ ਨੇ ਫਿਰ ਉਹਦੀ ਮਾਂ ਨਾਲ ਗੱਲ ਕੀਤੀ ਮਾਸੀ ਕਸ਼ਮੀਰੋ ਨਾਲ। ਫਿਰ ਕਹਿੰਦੇ ਆਹ ਗੱਲਬਾਤ ਆ। ਆਹੋ ਨੀ ਸੱਚ ਕਸ਼ਮੀਰੋ ਈ ਨਾਂ ਐ ਉਹਦਾ ਮੈਨੂੰ ਤੇ ਇਹਦੇ ਨਾਂ ਦਾ ਵੀ ਨਈਂ ਪਤਾ, ਲੱਗ ਗਿਆ। ਉਹ ਕਹਿੰਦੇ ਚਲੋ ਠੀਕ ਆ ਫਿਰ ਕਰਦਿਓ ਇਨ੍ਹਾਂ ਦਾ ਕਹਿੰਦੇ ਜਿਆਦਾ ਰੌਲਾ ਰੱਪਾ ਕੀ ਪਾਉਣਾ ਵਾਂ, ਰੌਲਾ ਰੱਪਾ ਪਾਵਾਂਗੇ ਤੇ ਆਪਣੇ ਸਿਰ ਚ ਸੁਆਹ ਪੈਣੀ ਆ।

ਨਾਲੇ ਫਿਰ ਹੈ ਤੇ ਰਿਸ਼ਤੇਦਾਰ ਈ ਆ ਪਰ ਇਹ ਆ ਮਤਲਬ ਦੂਰ ਦੀ ਰਿਸ਼ਤੇਦਾਰ ਵਿਚ ਵਿਚ।

ਦਾਦੇ ਪੜਦਾਦਿਆਂ ਦੇ ਮਤਲਬ ਜਿਹੜਾ ਪੜਨਾਨਾ ਸੀ ਨਾ। ਤੇਰੇ ਤੇ ਪੈਂਦਾ ਸੀ ਮੈਂ ਕਿਹਾ ਇਹਨੇ ਲੱਗਦਾ ਆਪਣੇ ਨਾਨਕੇ ਵਿਆਹ ਕਰਾਉਣਾ ਪਰ ਨਈਂ ਤੂੰ ਨਈਂ ਕਰਾਇਆ।

ਜਿਹੜਾ ਪੜਨਾਨਾ ਸੀ ਨਾ ਪੜਨਾਨੇ ਅਹ ਹਰੂ ਸੀ ਨਾ ਪੜਨਾਨੇ ਦਾ ਨਾਂ ਉਹਦਾ ਜਿਹੜਾ ਮਤਲਬ ਭਰਾ ਸੀ ਕਿ ਚਾਚਾ ਸੀ ਉਨ੍ਹਾਂ ਦੀ ਇਹ ਕੁੜੀ ਕੜੀ ਐ ਠੀਕ ਆ ਠੀਕ ਆ। ਹਮ ਉਨ੍ਹਾਂ ਦੀ ਇਹ ਮਤਲਬ ਪੋਤੀ ਪੜਪੋਤੀ ਸੀ ਉਨ੍ਹਾਂ ਦੀ ਜਿਹਦੇ ਨਾਲ ਇਹਦਾ ਰਿਸ਼ਤਾ ਹੋਇਆ।

ਉਹੀ ਮੈਂ ਕਹਿਣ ਡਿਆਂ ਪੜਨਾਨਾ ਆਹੋ ਪਤਾ ਨਈਂ ਜਿਹੜਾ ਕੋਈ ਚਾਚਾ ਤਾਇਆ ਸੀ। ਚੰਗਾ ਬੜਾ ਸੀ ਉਹ। ਹਮ ਹਾਂਜੀ ਉਹਦਾ ਦੱਬਕਾ ਵੀ ਬੜਾ ਸੀ। ਤੇ ਗੜ੍ਹਕ ਏਂ ਕਿਤੇ ਦੱਬਕਾ ਮਾਰਨਾ ਉਹਨੇ ਨਾਲ ਈ ਕਿਤੇ ਤੇ ਕਹਿਣਾ ਨੋਆਂ, ਮੰਮੀ ਨੇ ਕਿਤੇ ਮੇਰੀ ਨੇ ਕੁਛ ਕਹਿ ਦੇਣਾ ਤੇ ਉਹਨੇ ਕਹਿਣਾ ਨੋਆਂ ਧਰੇਕਾਂ ਹੁੰਦੀਆਂ ਘਰਦੀਆਂ ਇੱਜਤਾਂ ਹੁੰਦੀਆਂ ਵਾਂ।

ਜੱਟਾਂ ਨੂੰ ਵੀ ਪਏ ਜਾਂਦਾ ਰਿਹਾ ਉਹ ਤੇ।